ਇਥੋਂ ਇੱਕ ਪਾਲਕੀ ਸਾਹਿਬ ਜਾ ਰਹੇ ਹੈਗੇ ਜੀ।

ਇਸ ਫੋਟੋ ਵਿੱਚ ਇੱਕ ਜਗਹਾ ਹੈਗੀ ਜੀ।

ਇਥੇ ਇਕ ਮੁੰਡਾ ਆਪਣੇ ਫੋਨ ਵਿੱਚ ਸੈਲਫੀ ਲੈ ਰਿਹਾ ਹੈਗਾ ਜੀ ਜਿਸ ਦੇ ਪਿੱਛੇ ਇੱਕ ਬੰਦਾ ਹੈਗਾ ਜੀ।

ਜੋ ਕਿ ਚਿੱਟੇ ਅਤੇ ਔਰੰਜ ਰੰਗ ਦੇ ਹੈਗੇ ਜੀ।

ਇਸ ਦੀਆਂ ਦੀਵਾਰਾਂ ਉਪਰ ਸਕਿਨ ਰੰਗ ਦਾ ਪੇਂਟ ਹੋਇਆ ਹੈਗਾ ਜੀ।

ਏਸ ਫ਼ੋਟੋ ਵਿੱਚ ਇੱਕ ਜਗਾਹ ਹੈਗਾ ਜੀ।

ਏਹ ਮਸ਼ੀਨਾਂ ਕਾਲ਼ੇ ਰੰਗ ਦਿਆਂ ਅਤੇ ਹੈਗੀਆਂ ਜੀ।

ਇਸ ਦੇ ਅੱਗੇ ਕਾਲੇ ਰੰਗ ਦਾ ਦਰਵਾਜ਼ਾ ਲੱਗਾ ਹੋਇਆ ਹੈਗਾ ਜੀ।

ਇਸ ਫੋਟੋ ਵਿੱਚ ਇੱਕ ਕਮਰਾ ਹੈਗਾ ਜੀ।

ਜਿੱਥੇ ਕੀ ਥੱਲੇ ਬਹੁਤ ਸਾਰੇ ਬੱਚੇ ਬੈਠੇ ਬੋਹੇ ਹੈਗੇ ਜੀ ਜਿਹਨਾਂ ਨੇ ਵਰਦੀ ਪਈ ਹੋਈ ਹੈਗੀ ਜੀ।

ਇਸ ਫੋਟੋ ਵਿੱਚ ਇੱਕ ਜਗ੍ਹਾ ਹੈਗੀ ਜੀ--

ਜੋ ਕਿ ਵੇਖਣ ਵਿੱਚ ਬਹੁਤ ਸੁੰਦਰ ਲੱਗ ਰਹੀ ਹੈਗੀ ਜੀ।